ਆਦੀ ਵੇਚ ਵੇ ਲਗਾ ਲ੍ਯੰਡੀ ਸਨ ਟੀ ਬੁਹਤ ਸਾਰੀ ਧ੍ਕਾਪਜੋਨੀ ਆਹ ਤੇ ਓਨਾਂ ਨੂ ਹਰ ਰੋਜ਼ ਕਿਸੇ ਰਹੀ ਜਾਣਾ ਪੈਂਦਾ ਸੀ

ਤੋਂ ਬਾਅਦ ਵੀ ਓਨਾ ਨੂ ਟੀ ਮਿਨਤ ਦਾ ਰਸਤਾ ਲਗਦਾ ਸੀ ਜੋ ਏਥੋਂ ਪੋਹ੍ਨ੍ਚਨ ਦਾ ਏਇਕ ਏ ਰਸਤਾ ਹੁੰਦਾ ਸੀ ਆਂ ਦਾ ਤੇ ਜਾਂ ਦਾ ਤੇ ਸੈਟਾਂ ਦੇ ਦਿਨਾਂ ਵਿਚ ਵੀ ਓਨਾਂ ਨੂ ਬੋਹਤ ਈ ਭਾਰੀ ਤੇ ਓਚਿਯਾਂ ਲੇਹ੍ਰਾਂ ਦਾ ਸੰਨਾ ਵੀ ਕਰਨਾ ਪੈਂਦਾ ਸੀ ਤੇ ਜਿਸ ਕਰਨ ਓਨਾਂ ਨੂ ਅਨੇਆਮਿਤ ਹੋ ਜਾਂਦਾ ਸੀ ਕ੍ਲਾਸ੍ਸਾਂ ਧਾਰਾਪੁਰੀ ਕਿਸੇ ਰਾਸ਼ਨ ਦੀ ਦੁਕਾਨ ਯਾਨ ਬੈੰਕਾਂ ਯਾ ਮੇਦੀਵ੍ਕਲ ਫਾਕਿਲਿਟੀ ਯਾਨ ਦਿਸ੍ਪੇੰਸਿਰਿਯਾਂ ਸੁਵਿਧਾ ਨਾ ਹੋਣ ਕਰਨ ਵੀ ਅਧ੍ਯਾਪਕ ਲੈ ਇਜ੍ਜ਼ਤ ਹੋਰ ਵਾਦ ਜਾਂਦੀ ਸੀ ਹਾਨਾ ਤੇ ਪਹਲ ਸਰੋਪ ਓਨਾਂ ਨੂ ਤਬਾਦਲਾ ਕਰ੍ਵਾੰਡੀ ਹੁੰਦੇ ਸੀ ਹਾਂਜੀ ਤੇ ਜੇਰੀ ਚੌਦਾਂ ਵਰਸ਼ ਗੌਰੀ ਕੇਹ੍ਨ੍ਦੀ ਆ ਮੁਸ਼ਕਿਲ ਚ ਈ ਕੋਈ ਕੁਜ ਮਹੀਨੇ ਤਕ ਜਿਆਦਾ ਰੁਕਦਾ ਆਯ ਹਰ ਕਿਸੀ ਨੂ ਪਰ੍ਹਾਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਆਯ ਤੇ ਤਾਲ ਮੇਲ ਬਿਠਾਨ ਸਮੇ ਵੀ ਲਗਦਾ ਆਯ

ਪਤਨੀ ਸੁਰੇਖਾ ਪਤਨੀ ਸੀਗੀ ਹਾਂਜੀ ਊ ਵਰਗੀ ਬੋਹਤ ਥੋਰ੍ਯਾਂ ਨੇ ਹੀ ਪਿੰਡ ਵਿਚ ਪੰਜ ਸੂ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

ਦੋ ਹਜ਼ਾਰ ਦੇ ਵਿਚ ਦਿਵਾਲੀ ਦੇ ਲਾਗ ਭਾਗ ਓਨਾਂ ਨੂ ਅਧ ਰੰਗ ਦਾ ਡੋਰ ਪਾ ਗਯਾ ਤੇ ਡਾਕਟਰੀ ਇਲਾਜ ਲੈ ਜਾਣਾ ਪਾਯਾ ਤੇ ਅਗਸਤ ਦਾ ਹਜ਼ਾਰ ਵੀ ਵਿਚ ਜਦੋਂ ਊ ਵਾਪਿਸ ਆਯ ਤਾਂ ਸਕੂਲ ਸਕੂਲ ਵਿਚ ਸਿਰਫ ਔਚਿਤ ਤੇ ਗੌਰੀ ਨੂ ਪਾਯਾ

ਤੇ ਓਸ ਮਾਹਿਨੀ ਪਢ਼ਾਈ ਲੈ ਸਿਰਫ ਰੰਯਾਂ ਤਨ ਇਲਾਵਾ ਜ਼ਿਲਾ ਦਫਤਰ ਦਾਰਾ ਏਇਕ ਹੋਰ part time ਅਧ੍ਯਾਪਕ ਵੀ ਮੁਕਰਰ ਕੀਤਾ ਗਯਾ ਸੀ

ਭੇਜ੍ਯਾ ਜੇ ਗਾ ਭੇਜਾਂ ਦਾ ਸਕੂਲ ਭੇਜ੍ਯਾ ਜੇ ਗਾ ਹਾਂਜੀ ਬਾਲੀ ਰਾਮ ਨੇ ਸਕੂਲ ਨੂ ਚਲਦਾ ਰਖਣ ਤੇ ਜੋਰ ਦਿਤਾ ਮੈਂ ਏਸ ਨੂ ਬੰਦ ਨਾਈ ਕਰ ਸਕਦਾ ਪਾਵੇਂ ਕੇ ਵਿਧ੍ਯਰਥੀ ਏਇਕ ਈ ਕ੍ਯੂ ਨਾ ਹੋਵੇ ਤੇ ਸਦਾ ਮਾਮਲਾ ਵਖਰਾ ਹੈ ਜਿਥੇ ਸਦਾ ਪਿੰਡ ਸ੍ਤੇਫ੍ਤ ਆਯ ਓਥੇ ਨੇਰੇ ਹੋਰ ਕੋਈ ਸਕੂਲ ਨਾਈ ਊ ਕੇਹ੍ਨ੍ਡੇ ਹਾਨਾ ਤੇ ਊ ਹਾਂਜੀ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 ਹਵਾਲਾ ਦੇਂਦੇ ਹਨ ਤੇ ਜਿਸਦੇ ਅਨੁਸਾਰ ਪੰਜਵੀਂ ਜਮਾਤ ਤਕ ਦੇ ਵਿਧ੍ਯਰ੍ਥਿਯਾਂ ਲੈ ਏਇਕ ਕਿਲੋਮੀਟਰ ਅਤੀ ਅਠਵੀੰ ਜਮਾਤ ਤਕ ਆਯ ਵਿਧ੍ਯਰ੍ਥਿਯਾਂ ਲੈ ਤੀਨ ਕਿਲੋਮੀਟਰ ਅੰਦਰ ਅੰਦਰ ਸਕੂਲ ਸਰਕਾਰੀ ਸਕੂਲ ਦਾ ਹੋਣਾ ਲਾਜ਼ਮੀ ਆਯ

ਹਾਂਜੀ ਤੇ ਸਿਖਯ ਦੀ ਦਾ ਲੈ ਮਜਬੂਰ ਕੀਤੀ ਟਾਕੀ ਬਚੇ ਦੋਸ੍ਰਾਯ ਸਕੂਲ ਜਾ ਨਾ ਸਕੀ ਹਾਨਾ ਤੇ ਅਜੇ ਕਲ ਸਾਡੇ ਪਿੰਡ ਵਿਚ ਸੁਧਾਰ ਲੈ ਤੇ ਨਿਸਚਤ ਰੂਪ ਵਿਚ ਮਾਤਾ ਪਿਤਾ ਕਦੀ ਵੀ ਨਾਈ ਚੋਰ੍ਡੇ ਬਾਲੀ ਰਾਮ ਕਹੰਦਾ ਹਾਂਜੀ ਤੇ ਤਪੁ ਦੇ ਵਿਦ੍ਯਾਰ੍ਥਿਯਾਂ ਨੇ ਲੰਬੇ ਸਮੇ ਤੋਂ ਸਿਖ੍ਯਾਂ ਲੈ ਜੋ ਉਜਾਰ ਤਾਲੁਕਾ ਯਾ ਨਵੀ ਮੁੰਬਈ ਲੈ ਰੁਕ ਕੀਤਾ ਹੈ

ਰਿਸ਼ਤੇ ਦਰਾਂ ਕੋਲ ਰੇਹ੍ਨ੍ਡੇ ਸਨ ਤੇ ਕੁਜ ਪਰਿਵਾਰ ਸਮੀਤ ਕਿਰਾਯ ਤੇ ਲੇ ਰਹੀ ਸਨ ਮਕਾਨ ਤੇ ਓਨਾਂ ਨੇ ਜੋ ਕੇ ਮੁੰਬਈ ਦੇ ਕੋਲ ਈ ਸੀ ਤੇ ਘਰ ਪੂਰੀ ਦੇ ਪਰਿਵਾਰ ਲੈ ਏਥੇ ਵੀਕਲੀ ਬੋਹਤ ਮੇਹ੍ਨ੍ਗਾਯ ਸਨ ਤੇ ਓਨਾਂ ਵਿਚੋਂ ਬੋਹਤੇ ਅਗ੍ਰਿ ਕੋਲੀ ਭਾਈ ਚਾਰੇ ਨਾਲ ਸੰਭੰਦਿਤ ਹਨ ਤੇ ਜੋ ਕੇ ਸਲਾਨਿਯਾ ਡਿਯਨ ਟੋਪੀਆਂ ਅਨੇਕ੍ਹਨ ਯਾਗਾਰੀ ਚ ਮਤਲਬ ਗੁਫਾਵਾਂ ਵਿਚ ਸਿਰ ਸਪਾਟੇ ਦੇ ਕਮਾਨ ਨਾਲ ਜੂਰੀ ਹੋਣ ਤੇ ਵੀ ਨਿਰਭਰ ਕਰਦੇ ਸੀ ਹਾਨਾ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

ਓਹਨਾਂ ਦੇ ਕਹਯ ਜੇ ਤਾਂ ਪੂੰਜੀ ਕਿਰਾਯ ਤਾਂ ਦੋਜਿਯਾਂ ਲੋਰਾਂ ਵੀ ਸ਼ਾਮਿਲ ਸਨ ਨਾਲ ਈ ਮਾਂ ਪਾਯਾ ਨੂ ਕਾਮ ਦੀ ਬਹਾਲ ਵੀ ਕਰਨੀ ਪੈਂਦੀ ਸੀ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 ਤੇ ਊ ਅਚਿਤਰ ਨੂ ਹੋਸਟਲ ਵਿਚ ਵੀ ਭੇਜਣਾ ਚੌਂਦੀ ਸੀ ਤੇ ਓਨਾਂ ਨੇ ਏਥੋਂ ਦੇ ਹਿਘ ਸਕੂਲ ਬੰਦ ਹੋਗਯਾ lockdown ਤੇ ਕਰਨ ਓਆਨਾ ਨੇ ਆਮਦਨ ਵੀ ਰੁਕ ਚੁਕੀ ਸੀ

ਮਤਲਬ ਕਾਫੀ ਕੁਛ ਪਤਾ ਲਾਗ੍ਯ ਆਯ ਟੋਪਿਕ ਟੀ ਮਤਲਬ ਕੀਨੀ points ਮਿਲ ਗਾਯ

Hello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 ਮੈਂ ਵਧੀਆ ਜੀ ਤੁਸੀਂ ਦੱਸੋ। ਮੈਂ ਵੀ ਠੀਕ ਹਾਂ ਹੋਰ ਕੀ ਕਰਦੇ। ਮੈਂ ਵਿਹਲੀ ਬਸ ਬੈ ~ ਬੈਠੀ ਸੀ, ਤੇ ਤੁਸੀ?

ਅੱਛਾ ਜੀ। ਤੇ ਹੋਰ। ਹੋਰ ਤਾਂ ਬਸ ਠੀਕ ਹੈ ਮੈਂ ਨਾ ਇੱਕ topic discuss ਕਰਨਾ ਸੀ, ਤਾਂ ਤੁਹਾਨੂੰ phone ਕੀਤਾ ਸੀ ਮੈਂ। ਹਾਂਜੀ ਦੱਸੋ ਜੀ। ਤੁਹਾਨੂੰ ਤਾਂ ਮੋਬਾਇਲਾਂ ਬਾਰੇ ਪਤਾ ਹੀ ਹੋਣਾ, ਮੋਬਾਇਲਾਂ ਕਿੱਦਾਂ ਆਪਾਂ mobile use ਕਰਦੇ ਹਾਂ ਇਹਦੇ ਕਿਹੜੀ ਕਿਹੜੀ ਕੰਪਨੀਆਂ ਦੇ mobile ਆ ਕਿੰਨੀ ਕੁ range ਦੇ ਆ ਜਾਂਦੇ ਆ। ਵਧੀਆ ਹੈਗੀ ਆ ਕਿਹਦੀ ਨਹੀਂ ਵਧੀਆ ਹੈਗੀ ਆ। ਕਿਹਦਾ camera ਵਧੀਆ ਹੈਗਾ ਵਾ ਕਿਹਦਾ camera ਨਹੀਂ ਵਧੀਆ, ਇਹਦੇ ਬਾਰੇ ਤੁਸੀਂ ਦੱਸੋ ਮੈਨੂੰ ਕੋਈ ਗੱਲ ਬਾਤ। ਹਾਂਜੀ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਵਰਤਮਾਨ ਦੇ ਯੁੱਗ ਵਿੱਚ ਸੂਚਨਾ-ਸੰਚਾਰ ਦਾ ਸਭ ਤੋਂ ਵੱਧ ਹਰਮਨ-ਪਿਆਰਾ ਸਾਧਨ ਹੈ mobile phone ਜਿਸ ਨੂੰ cell phone ਵੀ ਕਿਹਾ ਜਾਂਦਾ ਹੈ, ਇਹ ਨਿੱਕਾ ਜਿਹਾ ਯੰਤਰ ਸਾਡਾ ਹਰ ਵਕਤ ਦਾ ਸਾਥੀ ਬਣ ਗਿਆ ਹੈ, ਅੱਜ ਦੀ ਤੇਜ਼ ਰਫ਼ਤਾਰ ਤੇ, ਰੁਝੇਵਿਆਂ ਭਰੀ ਜ਼ਿੰਦ~ ਜ਼ਿੰਦਗੀ ਵਿੱਚ ਇਸ ਤੋਂ ਬਿਨਾਂ ਗੁਜ਼ਾਰਾ ਅਸੰਭਵ ਜਾਪਦਾ ਹੈ, ਅੱਜ ਤੋਂ ਲਗਭਗ ਬਾਰਾਂ ਤੇਰਾਂ ਬਾਰਾਂ ਤੇਰਾਂ ਅਹ ਸਾਲ ਪਹਿਲਾਂ ਜਦੋਂ ਭਾਰਤ ਵਿੱਚ ਇਸ ਦੀ ਵਰਤੋਂ ਸ਼ੁਰੂ ਹੋਈ ਸੀ ਤਾਂ ਉਸ ਸਮੇਂ ਇਸ ਨੂੰ ਇੱਕ ਨਾਯਾਬ ਚੀਜ਼ ਸਮਝਿਆ ਜਾਂਦਾ ਸੀ ਇਹ ਅਮੀਰੀ ਅਤੇ ਖ਼ਾਸ ਕਿਸਮ ਦੀ ਸ਼ਾਨ ਦਾ ਪ੍ਰਤੀਕ ਸੀ, ਉਸ ਸਮੇਂ ਇਸ ਦੀ ਕੀਮਤ ਤੇ ਖਰਚਾ ਵੀ ਬਹੁਤ ਜ਼ਿਆਦਾ ਸੀ, ਅੱਜ ਇਸ ਦੀ ਵਰਤੋਂ ਆਮ ਹੋ ਗਈ ਹੈ, ਹਰ ਕੋਈ ਇਸ ਨੂੰ ਅਸਾਨੀ ਨਾਲ ਖ਼ਰੀਦ ਸਕਦਾ ਹੈ, ਇਹੋ ਕਾਰਨ ਹੈ ਕਿ ਇਸ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜਿੱਥੇ ਕੁਝ ਸਾਲ ਪਹਿਲਾਂ mobile ਰੱਖਣਾ ਰੁਤਬੇ ਦੀ ਨਿਸ਼ਾਨੀ ਸੀ, ਉੱਥੇ ਅੱਜ ਇਹ ਸਾਡੀ ਸਭ ਦੀ ਲੋੜ ਬਣ ਗਿਆ ਹੈ। ਮਤਲਬ ਕਿ ਸਾਨੂੰ ਸਭ ਤੋਂ ਜ਼ਿਆਦਾ ਲੋੜ ਅੱਜ ਕੱਲ੍ਹ mobile ਦੀ ਹੀ ਹੈ। ਹਾਂਜੀ।

ਹਾਂਜੀ ਮੈਂ ਇਹਨਾਂ ਦੇ ਬਾਰੇ ਤੁਹਾਨੂੰ ਦੱਸ ਦਿੰਦੀ ਹਾਂ, ਇਸ ਸਮੇਂ ਭਾਰਤ ਵਿੱਚ ਇਸ ਦੀ ਸੇਵਾ ਮੁਹੱਈਆ ਕਰਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਹਨ, ਜਿਵੇਂ, ਸੈਮਸੰਗ, ਸੈਮਸੋਗ ਸੋਰੀ ਸੈਮਸੰਗ ਐਪਲ ਆਈਫ਼ੋਨ ਰੈ~ ਅਹ ਰਿਅਲਮੀ ਨੋਟ ਰੈਡਮੀ ਨੋਟ ਅਹ ਅਹ ਅਹ ਆਦਿ ਇਹ ਕੰਪਨੀਆਂ ਆਪਣੇ ਗ੍ਰਾਹਕਾਂ ਦੀ ਗਿਣਤੀ ਵਧਾਉਣ ਵਾਸਤੇ ਨਵੀਆਂ-ਨਵੀਆਂ ਰਿਆਇਤੀ ਸਕੀਮਾਂ, ਵਿਸ਼ੇਸ਼ ਛੋਟਾਂ ਤੇ

ਮੋਟਰੋਲਾ, ਸੋਨੀ, ਪੈਨਾਸੋਨਿਕ, ਆਈਫ਼ੋਨ, ਵੀਵੋ, ਓਪੋ, ਆਦਿ ਕੰਪਨੀਆਂ ਦੇ cell phone ਹੈਂਡ-ਸੈੱਟਾਂ ਦੀ ਵਿਕਰੀ ਹੋ ਰਹੀ ਹੈ ਠੀਕ ਹੈ ਜੀ। ਤਾਂ ਤੁਸੀਂ ਦੱਸ ਹੀ ਦਿੱਤਾ ਮੈਨੂੰ ਸਾਰੀ ਕੰਪਨੀਆਂ ਹੈਗੀਆਂ ਹਾਂ ਓਦਾਂ ਤਾਂ phone ਵਧੀਆ ਹੁੰਦੇ ਆ, ਆਈਫ਼ੋਨ ਵਗ਼ੈਰਾ ਵਧੀਆ ਹੁੰਦੇ ਆ,

ਕੋਈ ਹੋਰ ਦੱਸੋ ਕੋਈ ਏਦਾਂ ਦੇ mobile phone ਦੇ ਮਤਲਬ ਤੁਸੀਂ ਲਾਭ ਵੀ ਦੱਸੋ ਮੈਨੂੰ ਕਿਹੜੇ ਕਿਹੜੇ ਲਾਭ ਹੋ ਸਕਦੇ ਆ, ਇਹਦੀਆਂ ਖੂਬੀਆਂ ਵੀ ਦੱਸੋ ਵੀ ਕਿਹੜੀ ਕਿਹੜੀ ਖੂਬੀਆਂ ਹੋ ਸਕਦੀਆਂ ਹੈ।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

ਕਿਸੇ ਚਮਤਕਾਰ ਜਾਂ ਕਿਸੇ ਕ੍ਰਿਸ਼ਮੇ ਨਾਲੋਂ ਘੱਟ ਨਹੀਂ ਹਨ ਤੇ mobile phone ਦਾ ਸਭ ਤੋਂ ਵੱਡਾ ਪਹਿਲਾ ਲਾਭ ਇਹ ਹੈ ਕਿ ਇਹ ਸਾਡੇ ਕੋਲ ਪਰਸ ਜਾਂ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 ਜਾਂ ਗੱਲਬਾਤ ਤੁਹਾਡੇ ਮਿੱਤਰ-ਪਿਆਰਿਆਂ ਜਾਂ ਸਕੇ-ਸਬੰਧੀਆਂ ਤੱਕ ਪਹੁੰਚ ਸਕਦੀ ਹੈ, ਜਿਸ ਦੇ ਸਿੱਟੇ ਵਜੋਂ ਜ਼ਿੰਦਗੀ ਵਿੱਚ ਤੇਜ਼ੀ, ਦ੍ਰਿੜ੍ਹਤਾ ਤੇ ਸੁਖਾਲਾਪਣ ਆਉਂਦਾ ਹੈ ਤੇ ਦੂਜਾ ਹੈ ਕਿ ਲਾਭ ਦੂਜਾ ਅਹ ਲਾਭ ਇਹ ਹੈ ਕਿ phone ਕਰਨ ਵਾਲੇ ਦਾ number ਤੁਹਾਡੇ phone ‘ਤੇ ਆ ਜਾਂਦਾ ਹੈ, ਹੁਣ ਤਾਂ number ਦੇ ਨਾਲ-ਨਾਲ photo ਵੀ ਆਉਣ ਲੱਗ ਪਈਆਂ ਹਨ। ਤੇ ਇਸ ਤੋਂ ਇਲਾਵਾ ਜੇ ਕਿਸੇ ਕਾਰਨ ਦੂਜੀ ਧਿਰ phone ਸੁਣਨ ਤੋਂ ਅਸਮਰਥ ਰਹਿੰਦੀ ਹੈ ਤਾਂ ਤੁਸੀਂ ਇਸਦੇ mobile ‘ਤੇ ਸੁਨੇਹਾ ਲਿਖ ਕੇ ਵੀ ਭੇਜ ਸਕਦੇ ਹੋ। ਤੇ ਫਿਰ ਲਾਭ ਇਸਦਾ ਤੀਜਾ ਲਾਭ ਇਹ ਹੈ ਕਿ ਇਸ ਦੀ ਮੌਜੂਦਗੀ ਵਿੱਚ ਤੁਹਾਡਾ, ਤੁਹਾਨੂੰ ਕੋਈ diary ਅਤੇ pen ਆਪਣੇ ਕੋਲ ਰੱਖਣ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਇਸ ਵਿੱਚ ਹੀ ਸਾਰੇ number ਅੱਖਰ-ਕ੍ਰਮ ਅਨੁਸਾਰ feed ਕੀਤੇ ਜਾ ਸਕਦੇ ਹਨ ਤੇ ਲੋੜ ਪੈਣ ‘ਤੇ ਪੂਰੇ ਦਾ ਪੂਰਾ number dial ਕੀਤਾ ਜਾ ਸਕਦਾ ਹੈ, ਇਸ ਤੋਂ ਇਸ ਤੋਂ ਘੜੀ alarm, calculator, calendar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 ਹਾਂਜੀ ਕਹਿੰਦੇ ਇਹ ਕਾਰੋਬਾਰੀਆਂ ਲਈ ਵੀ ਮਤਲਬ ਬਹੁਤ ਲਾਭਦਾਇਕ ਹੈਗਾ ਇਹ ਕਹਿੰਦੇ phone ਰਾਹੀਂ ਅਸੀਂ ਵਾਪਾਰ ਤੇ ਆਰਥਿਕ ਖੇਤਰ ਵਿੱਚ ਤਰੱਕੀ ਕਰ ਸਕਦੇ ਹਾਂ। ਕੋਈ ਇਸ ਬਾਰੇ ਜਾਣਕਾਰੀ ਦੇ ਦਓ ਮੈਨੂੰ ਥੋੜ੍ਹੀ ਜਿਹੀ।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 ਅਹ ਫ਼ਰੋਖ਼ਤ ਆ~ order book ਕਰਵਾਏ ਕਰਵਾਉਂਦੇ ਨੇ, ਕਰਵਾਉਣੇ, ਲੈਣ-ਦੇਣ, ਭੁਗਤਾਨ ਆਦਿ ਕਰ ਸਕਦੇ ਹਾਂ ਜਿਸ ਨਾਲ ਸਮਾਂ ਅਤੇ ਸਰੀਰਕ ਮਿਹਨਤ ਬਚ ਜਾਂਦੀ ਹੈ। ਤੇ ਕੰਮ ਵੀ ਅਹ ਸਿਰ ਵੇਲੇ ਨਿਪਟ ਜਾਂਦੇ ਹਨ। ਹਾਂਜੀ ਹਾਂਜੀ ਸਹੀ ਕਹਿ ਰਹੇ ਹੋ, ਤੇ ਹੋਰ ਇੱਕ ਗੱਲ ਦੱਸੋ, ਤੇ ਜਿਹੜਾ cell ਜਿਹੜਾ cell phone ਹੈਗਾ ਆਪਣੇ ਵੀ ਜਿਹੜੇ phone ਹੁੰਦੇ ਕਹਿੰਦੇ ਇਹ ਦਿਲ ਪ੍ਰਚਾਵੇ ਲਈ ਬਹੁਤ ਮਤਲਬ ਸਾਰੇ ਮੌਜੂਦ ਹੈਗੇ ਇਹਦੇ ਵਿੱਚ, ਜਿਵੇਂ ਸਾਨੂੰ ਕਦੇ ਕਦੇ ਇਕੱਲਾ ਪਨ ਮਹਿਸੂਸ ਨੀ ਹੋਵੇ, ਜਿੱਦਾਂ ਆਪਾਂ ਮਤਲਬ ਇੰਸਟਾਗ੍ਰਾਮ ਵਗ਼ੈਰਾ ਚਲਾ ਲੈਂਦੇ ਹਾਂ ਫੇਸਬੁੱਕ ਵਗ਼ੈਰਾ ਚਲਾ ਲੈਂਦੇ ਹਾਂ ਤੇ ਹੋਰ ਵੀ ਜਿੱਦਾਂ social site ਚਲਾ ਲੈਂਦੇ ਹਾਂ, ਆਪਣੇ friends ਨਾਲ ਗੱਲ ਕਰ ਸਕਦੇ ਹਾਂ video call ਕਰ ਲੈਂਦੇ ਹਾਂ ਇਹਦੇ ਬਾਰੇ ਦੱਸੋ ਕੁਛ। ਹਾਂਜੀ cell phone ਵਿੱਚ ਦਿਲਪ੍ਰਚਾਵੇ ਦੇ ਬਹੁਤ ਸਾਰੇ ਸਾਧਨ ਮੌਜੂਦ ਹੁੰਦੇ ਹਨ ਜਿਸ ਨਾਲ ਸਾਨੂੰ ਇਕੱਲ~ ਇਕੱਲਤਾ ਦਾ ਮਹਿਸੂ~ ਅਹਿਸਾਸ ਨਹੀਂ ਹੁੰਦਾ, ਇਹ ਇੱਕ ਤਰ੍ਹਾਂ ਨਾਲ TV ਦਾ ਵੀ ਛੋਟਾ ਜਿਹਾ ਰੂਪ ਬਣ ਗਿਆ ਹੈ, ਇਸ ‘ਤੇ ਹਰ ਤਰ~ ਤਰ੍ਹਾਂ ਦੇ ਮਨੋਰੰਜਨ ਪ੍ਰੋਗਰਾਮ ਵੇਖੇ ਜਾ ਸਕਣ, ਮਤਲਬ ਇਸ ਵਿੱਚ ਨਾ ਹਰ ਤਾਂ ਅਸੀਂ ਸਭ ਕੁਛ ਵੇਖ ਸਕਦੇ ਹਾਂ ਤਾਂ TV ਦੀ ਲੋੜ ਹੀ ਨੀ ਪੈਂਦੀ।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

ਫਿਰ ਇੱਕ ਹੋਰ ਗੱਲ ਦੱਸੋ ਕਿ ਜਿਹੜੇ mobile phone ਦੇ ਜਿਹੜੇ ਲਾਭ ਜੁਰਮ ਪੜਤਾਲ ਏਜੰਸੀਆਂ ਨੂੰ ਵੀ ਪੁੱਲਿਸ ਦੇ 'ਚ ਵੀ ਆਉਂਦਾ ਵਾ।

Mobile phone ਦਾ ਲਾਭ ਜੁਰਮ-ਪੜਤਾਲ ਏਜੰਸੀਆਂ ਨੂੰ, ਪੁਲਿਸ ਤੇ ਹੋਰ ਹੋਰਨਾਂ ਗੁਪਤਚਰ ਏਜੰਸੀਆਂ ਨੂੰ ਵੀ ਹੁੰਦਾ ਹੈ, ਇਸ ਦੀ ਵਰਤੋਂ ਨਾਲ ਅਹ ਜਰਾ~ ਜਰਾਇਮ-ਪੇਸ਼ਾ ਲੋਕਾਂ ਤੱਕ ਆਸਾਨੀ ਨਾਲ ਪਹੁੰਚ, ਪਹੁੰਚ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਵਿੱਚ ਆਉਣ ਤੇ ਜਾ~ ਜਾਣ ਵਾਲੀਆਂ ਸਾਰੀ ਕਾਲਾਂ ਦਾ record ਵਿਸਥਾਰ ਸਹਿਤ ਦਰਜ ਕੀਤਾ ਜਾ ਸਕਦਾ ਹੈ ਤੇ ਇਸ ਦੀ ਵਰਤੋਂ ਕਰਨ ਵਾਲੇ ਦੀ Location ਦਾ ਪਤਾ ਲਗਾਇਆ ਜਾ ਸਕਦਾ ਹੈ ਇਸ ਦੀ ਮਦਦ ਨਾਲ ਗੁਪ~ ਅਹ ਰੂਪਚਰਕ ਏਜੰਸੀਆਂ ਜਰਾਇ~ ਜਰਾਇਮ-ਪੇਸ਼ਾ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਵਿਰੁੱਧ

ਹਾਂਜੀ ਕਹਿੰਦੇ ਜੋ ਜੁਲਮ ਕਰਦੇ ਆ, ਉਹਨਾਂ ਦੀ ਦੁਰਵਰਤੋਂ ਕਰ ਸਕਦੇ ਆ, ਹਾਂਜੀ।

ਕਹਿੰਦੇ ਨੌਜ਼ਵਾਨ ਤੇ ਵਿਦਿਆਰਥੀਆਂ ਦੇ ਵਿੱਚ ਕਹਿੰਦੇ mobile ਦੀ ਜਿਹੜੀ ਵਰਤੋਂ ਅੱਜ ਕੱਲ੍ਹ ਵਧੇਰੇ ਹੋ ਗਈ ਆ।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

ਕਹਿੰਦੇ ਇਸਦੀ ਦੁਰਵਰ~ ਦੁਰਵਰਤੋਂ ਕਰਕੇ ਵੀ ਵਧੇਰੇ ਹੋ ਰਹੀ ਹੈ, ਇਸਦੇ ਮਤਲਬ ਇਸ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਵਾ।

ਵਿੱਚ ਇਸ ਦੀ ਵਰਤੋਂ ਲੋੜ ਤੋਂ ਵਧੇਰੇ ਹੋ ਰਹੀ ਹੈ, ਉਹ ਇਸ ਦੀ ਵਰ~ ਇਸਦੀ ਵ~ ਦੁਰਵਰਤਾ ਵਧੇਰੇ ਕਰ ਰਹੇ ਹਨ, ਕਈ ਕਈਆਂ ਲਈ ਤਾਂ ਇਹ ਆਪਣੀ ਅਮੀਰੀ ਤੇ high status ਦਾ ਚਿੰਨ੍ਹ ਬਣ ਗਿਆ ਹੈ, ਕਿਸੇ ਕੋਲ ਕਿਸੇ ਲੋਕ ਦਿਖ~ ਇਸੇ ਲੋਕ-ਦਿਖਾਵੇ ਦੀ ਖ਼ਾਤਰ ਕਈ ਵਾਰ ਇਹ ਨੌਜਵਾਨ ਵਰਗ ਆਪਣੀ ਅਮੀਰੀ ਦਾ ਪ੍ਰਗਟਾਵਾ ਕਰਨ ਲਈ ਨਵੇਂ ਤੇ ਨਵੇਂ ਅਤੇ ਮਹਿੰਗੇ ਤੋਂ ਮਹਿੰਗੇ model ਖ਼ਰੀਦ ਕੇ ਆਪਣਾ ਪ੍ਰਭਾਵ ਪਾਉਂਦੇ ਹਨ, ਮਤਲਬ ਉਹ ਨਵ~ ਮਹਿੰਗੇ ਤੋਂ ਮਹਿੰਗੇ phone ਖ਼ਰੀਦਦੇ ਨੇ ਤਾਂ ਕਿ ਉਹਨਾਂ ਦਾ status status ਵਧੀਆ ਰਹਿ ਸਕੇ।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

ਤੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਜਿਹੜੇ ਨਿਆਣੇ ਆਂ ਅੱਜ ਕੱਲ੍ਹ show ਕਰਨ ਲੱਗ ਗਏ ਆ, ਕਿ ਹਾਂ ਮੇਰੇ ਕੋਲ ਆਹ phone ਤੇ ਵਧੀਆ phone ਹੈਗਾ ਵਾ, ਚਲੋ ਹੁਣ ਤਾਂ ਮੈਨੂੰ ਪਤਾ ਲੱਗ ਗਿਆ mobile ਬਾਰੇ। ਚਲੋ ਠੀਕ ਆ ਫਿਰ ਮੈਂ ਤੁਹਾਨੂੰ ਹੋਰ ਕੋਈ topic ਤੇ ਗੱਲ ਕਰਾਂਗੀ ਤੁਹਾਡੇ ਨਾਲ ਠੀਕ ਹੈ ਠੀਕ ਹੈ ਜੀ phone ਕਰਨ ਲਈ ਧੰਨਵਾਦ।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 ਸਤਿ ਸ੍ਰੀ ਅਕਾਲ ਮੈਂ ਸੰਜਨਾ ਗੱਲ ਕਰ ਰਹੀ ਆ ਮੇਰੀ ਉਮਰ ਬਾਈ ਸਾਲ ਦੀ ਹੈ ਮੈਂ ਦੀ ਰਹਿਣ ਵਾਲ਼ੀ ਹੈ ਮੈਂ ਅੱਜ ਤੁਹਾਨੂੰ ਹੁਕਮਨਾਮਾ ਵਾਰੇ ਦਸਣਾ ਚਾਹੁੰਦੀ ਆ ਹੁਕਮਨਾਮਾ ਸ਼ਬਦ ਅਰਬੀ ਹੁਕਮ ਅਤੇ ਭਾਰਤੀ ਨਮਾਜ ਦਾ ਸੰਯੁਕਤ ਰੂਪ ਹੈ ਇਹ ਨਿਸ਼ਟ ਗੁਰੂ ਸਾਹਿਬ ਜੀ ਦੀ ਸੂਚਿਤ ਦਸਤਕ ਨਹੀਂ ਹੈ ਤੇ ਇਹਦੇ ਨਾਲ ਹੁਕਮਨਾਮੇ ਵਿਚ ਫਰਾਂਸੀ ਦਾ ਸ਼ਬਦ ਲਿਆ ਗਿਆ ਹੈ ਅਗ੍ਯਾਪੱਤਰ ਵਿਚ ਜਿਸ ਰੂਪ ਵਿਚ ਹੁਕਮ ਲਿਖਿਆ ਸੀ ਸ਼ਾਹੀ ਫੁਰਮਾਨ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ ਦੁਆਰਾ ਆਪਣੇ ਸ਼ਰਧਾਲੂਆਂ ਜਾ ਕਰਨ ਵਾਲੇ ਲਿਖੇ ਗਏ ਪੱਤਰਾਂ ਨੂੰ ਹੁਕਮਨਾਮਾ ਵੀ ਕਿਹਾ ਜਾਂਦਾ ਹੈ ਹਨ ਹੁਕਮਨਾਮਿਆਂ ਦਾ ਇਕ ਸੰਦੇਸ਼ ਮੌਨੀ ਗੁਰੂਦਵਾਰਾ ਕਮੇਟੀ ਅੰਮ੍ਰਿਤਸਰ ਵੱਲੋਂ ਅਤੇ ਦੂਜਾ ਪੰਜਾਬ university ਪਟਿਆਲਾ ਵੱਲੋਂ ਪ੍ਰਕਾਸ਼ਿਤ ਹੋ ਚੁੱਕਿਆ ਹੈ ਮੁੱਲ ਹੁਕਮਨਾਮਾ ਸ਼ਰਧਾਲੂਆਂ ਦੇ ਘਰਾਂ ਅਤੇ ਪੁਸਟਕਾਲੇਯੰ ਵਿਚ ਰੱਖਿਆ ਕਈ ਥਾਵਾਂ ਤੇ ਜਾਅਲੀ ਹੁਕਮਨਾਮੇ ਵੀ ਜਾਂਦੇ ਹਨ ਜੋ ਧਨ ਕਮਾਉਣ ਦੀ ਦੂਜੀ ਵਿਖੇ ਪ੍ਰਤੀਤ ਹੁੰਦੇ ਹਨ ਹੁਕਮਨਾਨ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਲਿਖੇ ਸ਼ੁਰੂ ਹੋਏ ਸਨ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਬਾਬਾ ਬੰਦਾ ਬਹਾਦਰ ਤੇ ਗੁਰੂ ਮੇਲਾ ਤੋਂ ਅਲਾਵਾ ਪ੍ਰਮੁੱਖ ਤਖਤਾਂ ਤੋਂ ਹੀ ਹੁਣ ਤਕ ਜਾਰੀ ਕੀਤੇ ਜਾਂਦੇ ਹਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਤੋਂ ਪਹਿਲਾ ਹੁਕਮਨਾਮੇ ਆਮ ਤੌਰ ਤੇ ਗੁਰੂ ਸਾਹਿਬ ਆਪ ਹੀ ਲਿਖਦੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੁਕਮਨਾਮਾ ਲਿਖਾਰੀ ਲਿਖਦੇ ਸਨ ਅਤੇ ਗੁਰੂ ਸਾਹਿਬ ਓਹਨਾ ਉੱਤੇ ਨਿਸ਼ਾਨ ਪਾ ਦਿੰਦੇ ਸਨ ਜਿਹਨਾਂ ਦੀ ਲਿਖਾਵਟ ਦਾ ਸਰੂਪ ਵੱਖਰਾ ਜੇਹਾ ਹੁੰਦਾ ਸੀ ਇਹ ਮਿਸਾਲ ਗੁਰੂ ਗੋਬਿੰਦ ਸਿੰਹ ਜੀ ਹਨ ਸਗੋਂ ਓਮ ਸਤਿਗੁਰੂ ਆ ਕੋਈ ਹੋਰ ਅਨੁਸੂਚਿਤ ਵਾਕ ਗੁਰਬਾਣੀ ਦੀ ਤੁਕ ਦ ਰੂਪ ਵਿਚ ਹਨ

ਹੁਕਮਨਾਮਾ ਭੇਜੀਆਂ ਜਾ ਰਿਹਾ ਹੈ ਇਸ ਤੋਂ ਪਿੱਛੋਂ ਜਾ ਪਹਿਲੋਂ ਕਈ ਉਸ ਸੰਗਤ ਇਲਾਕੇ ਦਾ ਨਾ ਦਿੱਤਾ ਜਾਂਦਾ ਹੈ ਫਰ ਅਸੀਸ ਲਿਖ ਕੇ ਫਰਮਾਨ ਜਾ ਸੇਵਾ ਦਾ ਉਲੇਖ ਹੁੰਦਾ ਹੈ ਕਈ ਵਾਰ ਇਹ ਫਰਮਾਇਸ਼ ਇਕ ਤੋਂ ਵੱਧ ਹੁੰਦੀ ਹੈ ਤਾ ਪਾਤ ਪਰਿਵਾਰ ਤੋਂ ਲਵੇ ਹੱਟ ਕੇ ਖੱਬੇ ਪਾਸੇ ਆਇਸ਼ਾ ਵਿਚ ਪੱਤਰ ਦਾ ਵੇਰਵਾ ਦਿੱਤਾ ਜਾਂਦਾ ਹੈ ਹੁਕਮਨਾਮਾ ਲਿਜਾਣ ਵਾਲੇ ਵਿਅਕਤੀ ਨੂੰ ਕੁਜ ਭੇਟਾ ਕਰਨਾ ਹੋਵੇ ਤਾ ਉਹ ਵੀ ਅੰਤ ਉੱਤੇ ਲਿਖਤ ਦਿੱਤਾ ਜਾਂਦਾ ਹੈ ਫਰਮਾਇਸ਼ਾਂ ਤੋਂ ਅਲਾਵਾ ਹੋਰ ਕੋਈ ਸੰਦੇਸ਼ ਭੇਜਣ ਲਈ ਹੁਕਮਨਾਮਾ ਜਾਰੀ ਕੀਤੇ ਹੁੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਇਹਨਾਂ ਹੁਕਮਨਾਮਿਆਂ ਦਾ ਆਕਾਰ ਵੱਡਾ ਹੁੰਦਾ ਹੈ ਇਤਿਹਾਸਿਕ ਤੋਂ ਇਹਨਾਂ ਹੁਕਮਨਾਮਿਆਂ ਤੋਂ ਗੁਰੂ ਘਰ ਦੀ ਮਾਇਕ ਅਵਸਥਾ ਲੰਗਰ ਸਮਗਰੀ ਪ੍ਰਾਪਤ ਦੀ ਵਿਧੀ ਅਤੇ ਆਰਥਿਕ ਪ੍ਰਬੰਧ ਦਾ ਪਤਾ ਲਗਦਾ ਹੈ ਖਾਂਦਾ ਅਨੁਸਾਰ ਇਹਨਾਂ ਹੁਕਮਨਾਮਿਆਂ ਦਾ ਆਮ ਉੱਦੇਸ਼ ਪ੍ਰਕਾਸ਼ ਤੇ ਹਦਾਇਤਾਂ ਗੁਰੂ ਘਰ ਦੇ ਲੰਗਰ ਭੇਟਾਂ ਗੁਰੂ ਦੇ ਮੁਖ ਸਥਾਨ ਪਰ ਪਹੁੰਚਣ ਦਾ ਪ੍ਰਬੰਧ ਸਿੱਖ ਸੰਗਤਾਂ ਪਰ ਖੁਸ਼ੀ ਦੇ ਪ੍ਰਗਟਾਵੇ ਸੰਗਤਾਂ ਦਾ ਸੰਗ ਕਾਇਮ ਰੱਖਣਾ ਸਿੱਖਾਂ ਨੂੰ ਆਪਸ ਵਿਚ ਮਿਲ ਕੇ ਰੱਖਣਾ ਲੋੜੀਂਦਾ ਸਸਤਾ ਲਾਇ ਫਰਮਾਇਸ਼ਾਂ ਭਰ ਗੁਰੂਪੁਰਬਾਂ ਲਈ ਸੰਗਤਾਂ ਨੂੰ ਉਤਸ਼ਾਹ ਖਾਸ ਸੰਗਤਾਂ ਨੂੰ ਗੁਰੂ ਦੀ ਹਜ਼ੂਰੀ ਵਿਚ ਆਉਣ ਦਾ ਸਦਾ ਸੰਗਤਾਂ ਨੂੰ ਖਾਲਸਾ ਕਰਨ ਦੇ ਖਿਲਾਫ ਮੁਲਤਾਨ ਦੀ ਪ੍ਰਬੰਧਤਤਾ ਇਸ ਇਤਿਹਾਸਕ ਤੌਰ ਤੇ ਹੁਕਮਨਾਮਾ ਵਿਚ ਤੇਜ ਮਹੱਤਵ ਰੱਖਦੇ ਹ ਨ ਇਹ ਚਿੱਠੀ ਪੱਤਰ ਵਿਚ ਨਮੂਨੇ ਕੀਨੀ ਤਾਕਤ ਪਹਿਲੇ ਗੁਰੂਆਂ ਦੇ ਹੁਕਮਨਾਮਾ ਵਿਚ ਕਿਸੇ ਤਰੀਕੇ ਦੀ ਤਾਰੀਕ ਨਹੀਂ ਲਿਖੀ ਜਾਂਦੀ ਪਰ ਗੁਰੂ ਗੋਬਿੰਦ ਸਿੰਘ ਜੀ ਵੇਲੇ ਨਾ ਦਿੱਤੇ ਹੋਣ ਕਾਰਣ ਇਹ ਹੁਕਮਨਾਮੇ ਇਤਿਹਾਸਿਕ ਤੇ ਸਾਰੇ ਇੱਕ ਪੱਖ ਦੇ ਪ੍ਰਮਾਣਿਕ ਮੰਨੇ ਜਾ ਸਕਦੇ ਹਨ ਹਨ ਵਿਚ ਕਿਸੇ ਪ੍ਰਕਾਰ ਦੇ ਰਲੇ ਦੀ ਗੁਜ਼ਾਰਿਸ਼ ਨਹੀਂ ਰਹਿੰਦੀ ਕਿਉਕਿ ਅੰਤ ਵਿਚ ਪੰਕਤੀਆਂ ਦੀ ਗਿਣਤੀ ਵੀ ਦਿੱਤੀ ਜਾਂਦੀ ਹੈ ਅਸਲ ਲਿਖਤ ਦੇ ਰੂਪ ਵਿਚ ਮਜਰੂਫ ਹੋਣ ਕਰਕੇ ਇਹ ਕਿਸੇ ਪ੍ਰਕਾਰ ਦੇ ਮੁਗਲ ਬਾਦਸ਼ਾਹ ਦੀ ਪਰੰਪਰਾ ਵਾਂਗ ਹਨ ਹੁਕਮਨਾਮਿਆਂ ਵਿਚ ਵਾਰਤਕ ਦੀ ਘਾਟ ਹੈ ਸਾਰੀ ਵਾਰਤਕ ਘੜੀ ਘੜਾਈ ਸ਼ਬਦਾਵਲੀ ਅਤੇ ਨੈਤਿਕ ਹੁੰਦੀ ਹੈ ਉਂਝ ਪੰਜਾਬੀ ਸਾਹਿਤ ਵਿਚ ਚਿੱਠੀ ਪੱਥਰ ਲਿਖਣ ਦੀ ਕਲਾ ਵਿਚ ਹਨ ਦੇ ਵਿਕਾਸ ਜ਼ਰੂਰ ਲਿਆਂਦਾ ਹਨ ਦੀ ਭਾਸ਼ਾ ਵਿਚ ਸਰਲ ਪੰਜਾਬੀ ਹੈ ਇਹਨਾਂ ਤੋਂ ਗੁਰਮੁਖੀ ਲਿਪੀ ਦੇ ਸਰੂਪ ਅਤੇ ਵਿਕਾਸ ਦਾ ਤਾ ਵੀ ਚਲਦਾ ਹੈ ਇਹਨਾਂ ਤੋਂ ਗੁਰੂ ਗੋਬਿੰਦ ਚਿੰਤਿਤ ਗੁਰੂ ਆਬਿੰਦ ਸਿੰਘ ਜੀ ਦੇ ਪਿੱਛੇ ਬਾਬਾ ਬੰਦਾ ਬਹਾਦਰ ਦੇ ਸਮੇ ਤਕ ਗੁਰਮੁਖੀ ਅੱਖਰਾਂ ਤੇ ਅੱਖਰਾਂ ਦਾ ਸਰੂਪ ਪਰਿਵਾਰਤਾ ਅਤੇ ਨਿਖਾਰ ਦਾ ਬਹੁਤ ਹੁੰਦਾ ਹੈ ਇਸ ਤਰ੍ਹਾਂ ਇਹ ਹੁਕਮਨਾਮੇ ਇਤਿਹਾਸਿਕ ਅਤੇ ਸਾਹਿਤਿਕ ਅਲਾਵਾ ਜ਼ਿਕਰ ਕਰਨ ਤੇ ਵਿਕਾਸ ਅਤੇ ਮਰਯਾਦਾ ਸੰਬੰਧੀ ਵੀ ਪ੍ਰਕਾਸ਼ ਕਰਦੇ ਹਨ ਅਤੇ ਗੁਰੂ ਸਾਹਿਬ ਦਾ ਲਿਖਿਤ ਚਿੰਤਿਤ ਹੋਣ ਕਰਕੇ ਸਿੱਖ ਜਗਤ ਵਿਚ ਭਰਪੂਰ ਸਨਮਾਨ ਅਤੇ ਸਤਿਕਾਰ ਰੱਖਦੇ ਹਨ ਨਮੂਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਾਬੁਲ ਦੀ ਸੰਗਤਿ ਨੂੰ ਜਾਰੀ ਹੁਕਮਨਾਮਾ ਸਤਿਕਾਰ ਸਰਬਤ ਸੰਗਤ ਕਾਬੁਲ ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ ਤੁਸੀਂ ਖੰਡੇ ਦਾ ਅੰਮ੍ਰਿਤ ਪੰਜਾਹ ਤੋਂ ਲੈ ਸਕਦੇ ਹੋ ਇਹ ਸਾਡੀ ਮੁੱਲ ਹੈ ਕੁਛ ਕਿਰਪਾਲਤਾ ਦੇ ਨਾਲ ਨਹੀਂ ਕਰਨਾ

ਕਿ ਕਿਸੇ ਇਕ ਤੱਤ ਦੀ ਪ੍ਰਧਾਨਗੀ ਉਸ ਨੂੰ ਵਾਂਗੀ ਪ੍ਰਭਾਵੀ ਜੀਵਨੀ ਬਣਾ ਦਿੰਦਾ ਹੈ ਜਿਵੇ ਮਨੋਵਿਗਿਆਨਿਕ ਦਾ ਹਰ ਜੀਵਨਕਾਲ ਵਿਚ ਕਰਦਾ ਹੈ ਜਿਥੇ ਇਸ ਦੀ ਪ੍ਰਵੱਸਣਗੀ ਹੋਵੇ ਓਥੇ ਜੀਵਨ ਮਨੋਵਿਗਿਆਨਿਕ ਹੋ ਜਾਂਦੀ ਹੈ ਵਿਚ ਇਤਿਹਾਸ ਲਿਖਣ ਦੀ ਪ੍ਰਥਾ ਨਹੀਂ ਹੈ ਇਸ ਦੀਆਂ ਲਿਖੀਆਂ ਦੇ ਵਾਰਸ਼ਿਕ ਪੁਰਾਤਨ ਲਿਖਣ ਨਾਲ ਹੋਇਆ ਮਗਰੋਂ ਗੁਰੂ ਜੀ ਦੇ ਜੀਵਨ ਬਾਰੇ ਕਈ ਜੀਵਨੀਆਂ ਲਿਖੀਆਂ ਗਈਆਂ ਜੀਵਨੀ ਲਿਖਣ ਦਾ ਵਿਗਿਆਨਿਕ ਨਹੀਂ ਹੈ ਇਸ ਤੋਂ ਅਲਾਵਾ ਆਧੁਨਿਕ ਕਲ ਵਿਚ ਭਾਈ ਵੀਰ ਸਿੰਘ ਦੁਆਰਾ ਲਿਖੇ ਗਏ ਚਮਤਕਾਰ ਵੀ ਦ੍ਰਿਸ਼ਟੀ ਵਿਚ ਲਿਖੇਂਗੀਏ ਹਨ ਚਰਨ ਚਰਨ ਸਿੰਘ ਆਆਅਤੇ ਦਲੇਰ ਕੌਰ ਉੱਤੇ ਜੀਵਨੀ ਦਾ ਡਭਾਰੁ ਹੈ ਕਰਮ ਸਿੰਘ ਦੀ ਕਰਮ ਸਿੰਘ ਪਾਬਲੇ ਦਾ ਸਵੈ ਜੀਵਨੀ ਜੀਵਨ ਦੀ ਵੀ ਹੋਰਾਂ ਕਿਹਾ ਜਾਂਦਾ ਹੈ ਜੋ ਲੇਖਕ ਆਪ ਹੀ ਲਿਖਦਾ ਹੈ ਕਿਹਾ ਜਾਂਦਾ ਹੈ ਕਿ ਸਵੈ ਜੀਵਨੀ ਅੰਦਰ ਦਾ ਵਿਸਤਾਰ ਹੁੰਦਾ ਹੈ ਕਲਾਤਮਕ ਮਨੋਵਿਜ੍ਞਾਨਿਕ ਜੀਆਵਾਂ ਅਤੇ ਵਿਅਕਤੀ ਦੀ ਜਿਸ ਤਰ੍ਹਾਂ ਦਾ ਵ੍ਯਾਵਹਿਰ ਕਰਦਾ ਹੈ ਸਾਹਿਤਿਕ ਦ੍ਰਿਸ਼ਟੀ ਤੋਂ ਹੁਕਮਨਾਮਾ ਵਿਸ਼ੇਸ਼ ਮਹੱਤਵ ਰੱਖਦੇ ਹੈ ਇਹ ਪੁਰਾਤਨ ਰਤਾਕ ਦੇ ਪਾਤਰ ਉੱਤੇ ਨਮੂਨੇ ਦੇ ਪ੍ਰਤੀਕ ਹਨ ਪਹਿਲਾਂ ਗੁਰੂਆਂ ਦੇ ਹੁਕਮਨਾਮਿਆਂ ਵਿਚ ਇਸ ਪ੍ਰਕਾਰ ਦੀ ਤਾਰੀਖ ਨਹੀਂ ਸੀ ਲਿਖੀ ਜਾਂਦੀ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਇਹਨਾਂ ਨੂੰ ਪੂਰੀ ਦਫ਼ਤਰੀ ਦੇ ਤਾਰੀਖ ਅੰਕਿਤ ਕੀਤੀ ਜਾਣ ਲੱਗੀ ਤਾਰੀਖ ਅਤੇ ਨਾ ਦਾ ਵੇਰਵਾ ਜਿਸ ਦੇ ਹੋਣ ਕਰਕੇ ਇਹ ਹੁਕਮਨਾਮੇ ਇਤਿਹਾਸਿਕ ਤੇ ਸਾਹਿਤਿਕ ਲਿਖਤ ਤੋਂ ਪ੍ਰਮਾਣਿਕ ਮੰਨੇ ਜਾ ਸਕਦੇ ਹਨ ਇਹਨਾਂ ਵਿਚ ਕਿਸੇ ਕਿਸਮ ਦੀ ਰਲੇ ਦੀ ਗੁਜ਼ਾਰਿਸ਼ ਨਹੀਂ ਹੁੰਦੀ ਨਾ ਹੀ ਇਹਨਾਂ ਵਿਚ ਫਰਮਾਇਸ਼ ਬਾਹਰ ਗੁਰੂ ਪੂਰਬਾਂ ਦੀਆਂ ਖਾਸ ਖਾਸ ਮੌਕਿਆਂ ਤੇ ਸੰਗਤਾਂ ਨੂੰ ਗੁਰੂ ਦੀ ਹਜੂਰੀ ਵਿਚ ਆਉਣ ਦਾ ਸੱਦਾ ਸੰਗਤਾਂ ਨੂੰ ਖਾਲਸਾ ਵਿਚ ਇਲਾਮੰਤ ਪ੍ਰਬੰਧ ਕਰਨ ਦੇਣ ਦੀ ਵਿਛੋਹੀ ਹਟਾ ਕੇ ਬਾਹਰ ਦੀਆਂ ਸੰਗਤਾਂ ਨੂੰ ਘਬਰਾ ਬਚਾਉਣਾ ਆਦਿ ਹੈ ਇਤਿਹਾਸਿਕ ਅਤੇ ਸਾਹਿਤਿਕ ਮਹੱਤਵ ਤੋਂ ਅਲਾਵਾ ਇਕ ਧਰਮ ਦੇ ਵਿਕਾਸ ਅਤੇ ਮਰਯਾਦਾ ਸੰਬੰਧੀ ਵੀ ਪ੍ਰਕਾਸ਼ ਪਾਉਂਦੇ ਹਨ ਗੁਰੂ ਸਾਹਿਬਾਨ ਦੁਆਰਾ ਲਿਖਿਤ ਅਤੇ ਸਿੱਖ ਧਰਮ ਦੇ ਵਿਚ ਕੁਸ਼ਲਤਾ ਅਤੇ ਸਤਿਕਾਰ ਰੱਖਦੇ ਹਨ ਇਤਿਹਾਸਿਕ ਪੱਖ ਤੋਂ ਇਹਨਾਂ ਹੁਕਮਨਾਮਿਆਂ ਤੋਂ ਗੁਰੂ ਘਰ ਦੀ ਮਾਇਕ ਅਵਸਥਾ ਲੰਗਰ ਆਦਿ ਸਮਗਰੀ ਪ੍ਰਾਪਤ ਕਰਨ ਦੀ ਵਿਧੀ ਅਤੇ ਆਰਥਿਕ ਸੰਬੰਧ ਦਾ ਪਤਾ ਲਗਦਾ ਹੈ ਇਹਨਾਂ ਹੁਕਮਨਾਮਿਆਂ ਦਾ ਆਮ ਉਦੇਸ਼ ਪ੍ਰਚਾਰ ਵਿਚ ਹਦਾਇਤਾਂ ਗੁਰੂ ਘਰ ਦੇ ਲੰਗਰ ਵਿਚਕਾਰ ਭੇਟਾਂ ਗੁਰੂ ਦੇ ਮੁਖ ਅਸਥਾਨ ਪਰ ਪਹੁੰਚਣ ਦਾ ਪ੍ਰਬੰਧ ਸਿੱਖ ਸੰਗਤਾਂ ਆਪਣੀ ਖੁਸ਼ੀ ਦੇ ਪ੍ਰਗਟਾਵੇ ਰਹੀ ਗੁਰੂ ਅਤੇ ਸੰਗਤਾਂ ਦਾ ਮੇਲ ਕਾਇਮ ਰੱਖਣਾ ਸਿਖਾਂ ਦਾ ਆਪਸ ਵਿਚ ਰੱਖਣ ਦਾ ਹੁਕਮ ਵੇਲੇ ਕੁਵੇਲੇ ਲੋੜੀਂਦਾ ਅਵਸਥਾ ਫਰਮਾਇਸ਼ਾਂ ਸਭ ਕੁਛ ਗੁਰੂ ਸੰਗਤਾਂ ਦੇ

ਆਪੇ ਲਿਖਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਹੁਕਮਨਾਮਾ ਲਿਖਾਰੀ ਲਿਖਦੇ ਹਨ ਅਤੇ ਗੁਰੂ ਸਾਹਿਬ ਉੱਤੇ ਓਹਨਾ ਆਪਣਾ ਨਿਸ਼ਾਨ ਪਾ ਦਿੱਤਾ ਜਿਹਨਾਂ ਉਪਰ ਲਿਖਾਵਟ ਸਰੂਪ ਵੱਖਰਾ ਜੇਹਾ ਹੁੰਦਾ ਹੈ

ਦੀਆਂ ਹੁਕਮਨਾਮਿਆਂ ਉੱਤੇ ਨਿਸ਼ਾਨ ਗੁਰਮੁਖੀ ਲਿਖਿਤ ਹੁੰਦੇ ਹਨ ਇਸ ਵਿਚ

ਇਹਨਾਂ ਤੋਂ ਗੁਰਮੁਖੀ ਲਿਪੀ ਦੇ ਵਿਕਾਸ ਦਾ ਪਤਾ ਵੀ ਚਲਦਾ ਹੈ ਹਨ ਤੋਂ ਗੁਰੂ ਗੋਬਿੰਦ ਸਾਹਿਬ ਵਿਚ ਬਾਬਾ ਬੰਦਾ ਬਹਾਦੁਰ ਦੇ ਸਮੇ ਗੁਰਮੁਖੀ ਅੱਖਰਾਂ ਵਿਚ ਆਏ ਅਤੇ ਮਾਤਰਾ ਦਾ ਸਰੂਪ ਵੀ ਪਰਿਵਰਤਨ ਨਿਖਾਰ ਦਾ ਬਹੁਤ ਹੁੰਦਾ ਹੈ ਇਸ ਤਰ੍ਹਾਂ ਇਹ ਹੁਕਮਨਾਮੇ ਇਤਿਹਾਸਿਕ ਅਤੇ ਸਾਹਿਤਿਕ ਮਹੱਤਵ ਤੋਂ ਅਲਾਵਾ ਸਿੱਖ ਧਰਮ ਦੇ ਵਿਕਾਸ ਅਤੇ ਮਹਿਲਾ ਸੰਬੰਧੀ ਪ੍ਰਕਾਸ਼ ਪਾਉਂਦੇ ਹਨ ਸਾਹਿਬ ਦੁਆਰਾ ਲਿਖਿਤ ਅਤੇ ਚਰਨੀਤ ਹੋਣ ਕਰਕੇ ਸਿੱਖ ਜਗਤ ਵਿਚ ਭਰਪੂਰ ਉਚਾਰਤਾ ਅਤੇ ਸਤਿਕਾਰ ਰੱਖਦੇ ਹਨ ਤੁਸਾਂ ਉਹ ਸਾਡੀ ਬਹੁਤ ਖੁਸ਼ੀ ਹੈ ਕਿ ਖੰਡੇ ਦਸ ਅੰਮ੍ਰਿਤ ਪੰਜਾ ਤੋਂ ਲੈਣਾ ਇਹ ਸਦੀ ਮੋਹਰ ਅਤੇ ਸੀ ਹਾਂਜੀ ਕੂਵ ਨੇ ਲਿਖਿਆ ਸੀ ਇਸ ਦੀ ਜਾ ਇਨਸਾਨ ਦੇ ਜੀਵਨ ਦੀ ਪਰਿਭਾਸ਼ਾ ਇਸ ਪ੍ਰਕਾਰ ਹੁੰਦੀ ਹੈ ਜੀਵਨੀ ਦੀ ਮਹੱਤਵ ਜੀਵਨ ਦੀ ਓਹਨਾ ਕਿਰਿਆਵਾਂ ਅਤੇ ਗੱਲਾਂ ਦਾ ਵਰਨਣ ਕਰਨਾ ਹੁੰਦਾ ਹੈ ਜੋ ਵਿਅਕਤੀ ਦੀ ਮਹਾਨਤਾ ਤੋਂ ਲੈਕੇ ਛੋਟੀ ਤੋਂ ਛੋਟੀ ਗ੍ਰਿਹਸਤ ਗੱਲਾਂ ਦੀ ਸੰਬੰਧਤ ਹੈ ਜੀਵਨ ਵਿਚ ਸਮਗਰੀ ਭਿਨ ਭਿਨ ਸਰੋਤਿਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਸੰਬੰਧਿਤ ਗਰੰਥ ਵਿਅਕਤੀਆਂ ਦੀਆਂ ਚਿੱਠੀਆਂ ਦਯਾਰੀਆਂ ਅਤੇ ਸਮਕਾਲੀਨ ਯਾਦਾਂ ਜੀਓੰਦੇ ਜਗਦਿਆਂ ਤੋਂ ਪ੍ਰਾਪਤ ਸਮਗਰੀ ਅਤੇ ਸੂਚਨਾਵਾਂ ਅਤੇ ਵਿਅਕਤੀਆਂ ਦਾ ਨਿਵਾਸ ਸੰਸਥਾ ਦੀ ਮਾਤਰਾ ਜਰੂਰੀ ਹੈ ਇਹ ਸਾਰਾ topic ਸੀ ਧੰਨਵਾਦ ਤੁਹਾਡਾ

hello ਰਾਕੇਸ਼ ਜੀ ਮੇਰਾ ਨਾਮ ਸੰਜਨਾ ਹੈ hello ਹਾਂਜੀ ਰਾਕੇਸ਼ ਜੀ ਤੁਹਾਡੀ company ਚ ਐਂ ਸਾਫ ਨੈੱਟ ਚਲਦਾ ਹੋਵੇ ਤੇ calling ਦੇ network ਵੀ ਵਧੀਆ ਹੁੰਦੇ ਹੋਣ ਇਸ ਤਰ੍ਹਾਂ ਦੇ ਕੋਈ ਮੈਨੂੰ validityoffers ਦੱਸ ਸਕਦੇ ਹੋ ਤੁਸੀਂ ਮਤਲਬ ਘਾਟ ਤੋਂ ਘਾਟ ਤੋਂ ਲੈ ਕੇ ਵੱਧ ਤੋਂ ਵੱਧ ਵਿਚ ਝੜਾ ਮੈਨੂੰ ਸਹੀ ਲੱਗੂਗਾ ਫੇਰ ਓਹੀ ਪਵਾਉਂਗੀ ਜੀ sir ਮੇਰਾ ਜਿਹੜਾ area ਹੈ ਉਹ ਹੈਗਾ ਬੈਂਗਣੀ road

ਵਾਰਡ ਨੰਬਰ ਸੱਤ ਤੇ ਮਕਾਨ ਨੰਬਰ ਤਿੰਨ ਸੌ ਅੱਠ ਮੈਨੂੰ ਦੋਨੋ ਪਲਾਨ ਵਾਰੇ ਜਾਣਕਾਰੀ ਛਾਹੀਦੀ ਏ ਕਿਉਕਿ ਮਈ ਆਪਣੇ friends ਨੂੰ ਵੀ ਦੱਸਣਾ ਹੁੰਦਾ ਹੈ ਫੇਰ ਅਸੀਂ ਦੋਹੇ ਇੱਕ ਹੀ ਅਸੀਂ ਤਿੰਨ ਆ ਜੀ ਉਹ ਵੀ ਇਸੇ company ਦਾ use ਕਰਦਿਆਂ ਹਨ ਅਸੀਂ ਟੀਨਾ ਨੇ ਇੱਕੋ pack ਨਾਲ recharge ਕਰਵਾਣਾ ਹੁਣੇ ਆ ਬਿਲਕੁਲ sir ਰੱਖ ਸਕਦੇ ਹੋ ਮਈ ਇੰਤਜ਼ਾਰ ਕਰੂਗੀ

ਜੀ sir ਤੁਸੀਂ ਮੈਨੂੰ ਦੱਸ ਦੋ ਓਹਨਾ ਵਾਰੇ ਵੀ ਕਿਉਕਿ ਮਈ ਓਹਨਾ ਬਾਰੇ ਵੀ ਪਤਾ ਕਰਨਾ ਚਾਹੁਣੀ ਆ

Hello

ਹਾਂਜੀ ਹੋਰ ਕੀ ਕਰਦੇ ਸੀ

ਕੁਛ ਨਹੀਂ free ਬੈਠੇ